ਇਸ ਸਥਾਨ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ। ਆਪ ਦੀ ਵੱਡੇ ਭੈਣ ਦਾ ਨਾਮ ਬੇਬੇ ਨਾਨਕੀ ਜੀ, ਆਪ ਜੀ ਬਚਪਨ ਤੋਂ ਹੀ ਆਪ ਗੰਭੀਰ ਸੁਭਾਅ ਦੇ ਸਨ। ਆਪ ਨੂੰ ਪਾਂਧੇ ਪਾਸ ਪੜ੍ਹਨ ਭੇਜਿਆ, ਤਾਂ ਆਪ ਨੇ ਪਾਂਧੇ ਨੂੰ ਹੀ ਆਪਣੀ ਚਮਤਕਾਰੀ ਸੂਝ ਬੂਝ ਨਾਲ ਹੈਰਾਨ ਕਰ ਦਿੱਤਾ। ਜਦੋਂ ਆਪ ਨੂੰ ਜਨੇਊ ਪਾਉਣ ਲਈ ਕਿਹਾ ਗਿਆ, ਤਾਂ ਇਸ ਨੂੰ ਆਪ ਨੇ ਇਕ ਝੂਠੀ ਰਸਮ ਕਹਿੰਦੇ ਹੋਏ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ। ਆਪ ਦੇ ਪਿਤਾ ਨੇ ਆਪ ਨੂੰ ਪਸ਼ੂ ਚਾਰਨ ਭੇਜਿਆ, ਤਾਂ ਆਪ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਤੇ ਪਸ਼ੂ ਲੋਕਾਂ ਦੇ ਖੇਤਾਂ ਵਿਚ ਜਾ ਵੜਦੇ, ਅਤੇ ਲੋਕ ਆਪ ਦੇ ਪਿਤਾ ਨੂੰ ਆ ਆ ਕੇ ਉਲਾਂਭੇ ਦਿੰਦੇ ਰਹਿੰਦੇ। ਆਪ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਇਕ ਚੰਗਾ ਵਪਾਰੀ ਬਣੇ। ਉਨ੍ਹਾਂ ਨੇ ਵਪਾਰ ਕਰਨ ਲਈ ਆਪ ਨੂੰ ਵੀਹ ਰੁਪਏ ਦਿੱਤੇ, ਪਰ ਆਪ ਜੀ ਉਨ੍ਹਾਂ ਵੀਹ ਰੁਪਇਆ ਦਾ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਆਏ, ਤੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੱਚਾ ਸੌਦਾ ਕਰ ਕੇ ਆਏ । ਜੀਜੇ ਜੈ ਰਾਮ ਨੇ ਨਵਾਬ ਦੌਲਤ ਖਾਂ ਦੇ ਲੋਧੀ ਦੇ ਮੋਦੀਖਾਨੇ ਵਿੱਚ ਆਪ ਨੂੰ ਨੌਕਰੀ ਤੇ ਲਵਾ ਦਿੱਤਾ। ਇੱਥੇ ਆਪ ਨੇ ਦਿਲ ਖੋਲ੍ਹ ਕੇ ਲੋਕਾਂ ਨੂੰ ਰਾਸ਼ਨ ਦਿੱਤਾ। ਆਪ ਆਪਣੀ ਕਮਾਈ ਦਾ ਵੀ ਕਾਫੀ ਹਿੱਸਾ ਲੋਕਾਂ ਵਿੱਚ ਵੰਡ ਦਿੰਦੇ ਸਨ। ਇੱਥੇ ਰਹਿੰਦੇ ਹੋਏ ਆਪ ਹੀ ਆਪ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰ ਬਾਾਬਾ ਸ਼੍ਰੀ ਚੰਦ ਅਤੇ ਲਕਸ਼ਮੀ ਦਾਸ ਪੈਦਾ ਹੋਏ। ਆਪ ਇੱਕ ਦਿਨ ਵੇਈਂ ਇਸ਼ਨਾਨ ਕਰਨ ਗਏ, ਅਲੋਪ ਹੋ ਗਏ ਅਤੇ ਤਿੰਨਾ ਦਿਨਾ ਪਿੱਛੋ ਫਤਹਿ ਅਤੇ ਰੱਬੀ ਹੁਕਮ ਅਨੁਸਾਰ ਅਨੁਭਵ ਕੀਤਾ। ਆਪ ਨੇ ਇੱਕੋ ਸ਼ਬਦ ਦਾ ਐਲਾਨ ਕੀਤਾ। ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ। ਇਸ ਤਰ੍ਹਾਂ ਆਪ ਨੇ ਮੈ ਮਾਨਵਤਾ ਦਾ ਨਾਅਰਾ ਲਾਇਆ

ਜਿੰਨਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਆਪ ਨੇ ਛੂਤ-ਛਾਤ, ਵਹਿਮਾਂ-ਭਰਮਾਂ, ਥੋਥੇ ਕਰਮ-ਕਾਡਾਂ ਦੇ ਵਿਰੁੱਧ ਪ੍ਰਚਾਰ ਕੀਤਾ। ਅਤੇ ਹੱਥ ਮਲਿਕ ਭਾਗੋ, ਸੱਜਣ ਠੱਗ ਅਤੇ ਵਲੀ ਕੰਧਾਰੀ ਵਰਗਿਆਂ ਨੂੰ ਸਿੱਧੇ ਰਾਹ ਪਾਇਆ। ਆਪ ਜੀ ਦੀ ਸਾਰੀ ਸਿੱਖਿਆ ਤਿੰਂਨ ਸਿਧਾਂਤਾਂ ਤੇ ਅਧਾਰਿਤ ਹੈ। ਉਹ ਹਨ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਉਨ੍ਹਾਂ ਨੇ ਮੁਕਤੀ ਵਾਸਤੇ ਅਮਲੀ ਅਤੇ ਗ੍ਰਹਿਸਥੀ ਜੀਵਨ ਨੂੰ ਹੀ ਸਹੀ ਦੱਸਿਆ। ਆਪ ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀ ਬਾਣੀ ਰਚੀ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਆਪ ਨੇ ਉਸ ਸਮੇਂ ਦੇ ਹਾਕਮਾਂ ਅਤੇ ਜੁਲਮਾਂ ਨੂੰ ਜੋਰਦਾਰ ਖੰਡਨ ਕੀਤਾ। ਅਤੇ ਅੰਤ ਆਪ ਪੰਦਰਾ ਸੌ ਉਨਤਾਲੀ ਈਸਵੀ ਵਿੱਚ ਕਰਤਾਰਪੁਰ ਵਿਖੇ ਭਾਈ ਲਹਿਣਾ ਜੀ ਨੂੰ ਗੁਰ ਗੱਦੀ ਸੌਂਪ ਕੇ ਜੋਤੀ-ਜੋਤ ਸਮਾ ਗਏ। ਰੂਪ ਰੇਖਾ- ਸਿੱਖ ਧਰਮ ਦੇ ਮੋਢੀ ਜਨਮ ਅਤੇ ਮਾਤਾ ਪਿਤਾ ਭਾਰਤ ਦੀ ਦੁਰਦਸ਼ਾ ਵਿੱਚ ਰੀਤਾਂ ਰਸਮਾਂ ਦਾ ਤਿਆਗ, ਸੱਚਾ ਸੌਦਾ, ਮੱਝਾਂ ਚਾਰਨੀਆਂ ਅਤੇ ਸੱਪ ਦੀ ਛਾਂ, ਵਿਆਹ ਕੇ ਸੁਲਤਾਨਪੁਰ ਜਾਣਾ, ਵੇਈਂ ਸ਼ੇਰ, ਚਾਰ ਉਦਾਸੀਆਂ ਵਿਚਾਰਧਾਰਾ, ਮਹਾਨ ਕਵੀ ਅਤੇ ਸੰਗੀਤਕਾਰ ਨਿਡਰ ਦੇਸ਼ ਭਗਤ, ਅੰਤਿਮ ਸਮਾਂ, ਸਾਰ ਅੰਸ਼, ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ, ਸਿੱਖ ਧਰਮ ਦੇ ਮੋਢੀ ਸਨ। ਆਪ ਜੀ ਦਾ ਪੰਜਾਬ ਦੇ ਇਤਿਹਾਸ ਵਿੱਚ

ਜਨਮ ਅਤੇ ਮਾਤਾ ਪਿਤਾ- ਆਪ ਜੀ ਦਾ ਜਨਮ ਪੰਦਰਾਂ ਅਪ੍ਰੈਲ ਚੋਦਾਂ ਸੌ ਉਨੱਤਰ ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਾਤਾ ਤ੍ਰਿਪਤਾ ਦੀ ਕੁੱਖੋਂ ਪਿਤਾ ਮਹਿਤਾ ਕਾਲੂ ਦੇ ਘਰ ਹੋਇਆ। ਸਿੱਖਾਂ ਵਿੱਚ ਪ੍ਰਚੱਲਿਤ ਰਵਾਇਤ ਅਨੁਸਾਰ ਆਪ ਦਾ ਜਨਮ ਕੱਤਕ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਕੱਤਕ ਦੀ ਪੂਰਨਮਾਸੀ ਮੇਲਾ ਨਨਕਾਣੇ ਦਾ ਭਾਰਤ ਦੀ ਦੁਰਦਸ਼ਾ ਭਰੀ ਹਾਲਤ - ਜਿਸ ਸਮੇਂ ਆਪ ਜੀ ਦਾ ਜਨਮ ਹੋਇਆ, ਉਸ ਸਮੇਂ ਭਾਰਤ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਤ ਬੜੀ ਦਰਦਨਾਕ ਸੀ। ਉਸ ਸਮੇਂ ਦੇ ਰਾਜੇ ਦੇ ਉਹਨਾ ਦੇ ਵਜੀਰ ਬਘਿਆੜਾਂ। ਤੇ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਨੂੰ ਨੋਚ ਰਹੇ ਸਨ।। ਅੰਧ ਵਿਸ਼ਵਾਸ਼ਾਂ ਅਤੇ ਫੋਕਟ ਕਰਮ ਕਾਂਡਾਂ ਦਾ ਬੋਲਬਾਲਾ ਸੀ। ਊਚ ਨੀਚ ਅਤੇ ਛੂਤ ਛਾਤ ਦਾ ਜ਼ਹਿਰ ਬੁਰੀ ਤਰ੍ਹਾਂ ਫੇਲਿਆ ਹੋਇਆ ਸੀ। ਆਪ ਨੇ ਇਸ ਅਵਸਥਾ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਹੈ। ਅਜਿਹੇ ਸਮੇਂ ਧਰਤੀ ਦੀ ਚੀਕ ਪੁਕਾਰ ਸੁਣ ਕੇ ਗੁਰੂ ਜੀ ਨੇ ਅਵਤਾਰ ਧਾਰਿਆ। ਜਿਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ। ਵਿੱਦਿਆ- ਜਦੋਂ ਆਪ ਜੀ ਸੱਤ ਸਾਲ ਦੇ ਹੋਏ ਤਾਂ ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ। ਆਪ ਨੇ ਪਾਂਧੇ ਨੂੰ ਆਪਣੇ ਅਧਿਆਤਮਿਕ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ। ਆਪ ਨੇ ਅਰਬੀ, ਫਾਰਸੀ, ਸੰਸਕ੍ਰਿਤ ਪੜ੍ਹੀ ਤੇ ਹਿਸਾਬ-ਕਿਤਾਬ ਵੀ ਸਿੱਖਿਆ।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

ਮੱਝਾਂ ਚਾਰਨੀਆਂ ਤੇ ਸੱਪ ਦਾ ਛਾਂ ਕਰਨਾ- ਜਦੋਂ ਆਪ ਦੇ ਪਿਤਾ ਜੀ ਨੇ ਦੇਖਿਆ ਕਿ ਆਪ ਪੜ੍ਹਾਈ ਅਤੇ ਹੋਰ ਕੰਮਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਆਪ ਨੂੰ ਮੱਝਾਂ ਚਾਰਨ ਭੇਜਿਆ ਗਿਆ। ਉੱਥੇ ਮੱਝਾਂ ਨੇ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 ਆਪ ਦੇ ਪਿਤਾ, ਮਹਿਤਾ ਕਾਲੂ ਜੀ ਨੇ। ਆਪ ਨੂੰ ਘਰੇਲੂ ਕੰਮਾਂ ਵੱਲ ਖਿੱਚਣ ਲਈ ਆਪ ਦਾ ਵਿਆਹ ਬੀਬੀ ਸੁਲੱਖਈ ਨਾਲ ਕਰ ਦਿੱਤਾ। ਆਪ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ- ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਜੀ। ਆਪ ਦਾ ਮਨ ਸੰਸਾਰ ਦੇ ਕੰਮਾਂ ਵਿੱਚ ਨਾ ਲੱਗ ਸਕਿਆ। ਆਪ ਦੇ ਜੀਜੇ ਜੈ ਰਾਮ ਆਪ ਦੀ ਭੈਣ ਬੇਬੇ ਨਾਨਕੀ ਦੇ ਪਤੀ ਨੂੰ ਜਦੋਂ ਪਤਾ ਕਿ ਗੁਰੂ ਜੀ ਕੋਈ ਕੰਮ ਨਹੀਂ ਕਰਦੇ ਤਾਂ ਉਸ ਨੇ ਇਹਨਾਂ ਨੂੰ ਆਪਣੇ ਕੋਲ ਸੁਲਤਾਨਪੁਰ ਬੁਲਾ ਲਿਆ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 ਜਿਸ ਬਾਰੇ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ-ਚਾਰ ਉਦਾਸੀਆਂ ਆਪ ਨੇ ਚੋਦਾਂ ਸੌ ਨੜਿਨਵੇ ਈਸਵੀਂ ਤੋਂ ਲੈ ਕੇ ਪੰਦਰਾਂ ਸੌ ਬਾਈ ਈਸਵੀ ਤੱਕ ਪੂਰਬ, ਦੱਖਣ, ਉੱਤਰ ਤੇ ਪੱਛਮ ਚਾਰ ਦਿਸ਼ਾਵਾਂ ਦੀ ਯਾਤਰਾ ਕੀਤੀ। ਇਹਨਾਂ ਉਦਾਸੀਆਂ ਵਿੱਚ ਆਪ ਨੇ ਅਸਾਮ, ਲੰਕਾ, ਤਾਸ਼ਕੰਦ ਤੇ ਮੱਕਾ-ਮਦੀਨਾ ਤੱਕ ਦੀ ਯਾਤਰਾ ਕੀਤੀ। ਆਪ ਨੇ ਅਨੇਕਾਂ ਪੀਰਾਂ, ਫ਼ਕੀਰਾਂ, ਜੋਗੀਆਂ, ਸੂਫ਼ੀਆਂ, ਸੰਨਿਆਸੀਆਂ, ਸਾਧਾਂ, ਸੰਤਾਂ, ਕਾਜ਼ੀਆਂ ਤੇ ਪੰਡਤਾਂ ਨੂੰ ਸਿੱਧੇ ਰਾਹ ਪਾਇਆ। ਇਸ ਸਮੇਂ ਵਿੱਚ ਹੀ ਆਪ ਨੇ ਕਰਤਾਰਪੁਰ ਨਗਰ ਵੀ ਵਸਾਇਆ। ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਕਈ ਕਰਾਮਾਤਾਂ ਦਾ ਜ਼ਿਕਰ ਵੀ ਮਿਲਦਾ ਹੈ। ਵਿਚਾਰਧਾਰਾ- ਆਪ ਨੇ ਦੱਸਿਆ ਕਿ ਰੱਬ ਇੱਕ ਹੈ ਤੇ ਉਹ ਹਿਮੰਡ ਦੇ ਕਣ-ਕਣ ਵਿੱਚ ਵਸਦਾ ਹੈ। ਆਪ ਨੇ ਸਰਬ- ਸਾਂਝ ਦਾ ਪਾਠ ਪੜਾਇਆ ਤੇ ਦੰਭ-ਖੰਡ ਅਹ ਪਖੰਡ ਵਿਰੁੱਧ ਅਵਾਜ਼ ਉਠਾਈ। ਆਪ ਨੇ ਸਮਾਜ ਵਿੱਚੋਂ ਛੂਤ-ਛਾਤ ਦੂਰ ਕਰਨ ਲਈ ਅਵਾਜ਼ ਉਠਾਈ ਤੇ ਫੁਰਮਾਇਆ ਮਹਾਨ ਕਵੀ ਤੇ ਸੰਗੀਤਕਾਰ- ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਤੇ ਸੰਗੀਤਕਾਰ ਸਨ। ਆਪ ਨੇ ਉੱਨੀ ਰਾਗਾਂ ਵਿੱਚ ਬਾਣੀ ਰਚੀ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਪੁਜੀ ਸਾਹਿਬ ਤੇ ਆਸਾ ਦੀ ਵਾਰ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ। ਆਪ ਦੀ ਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਅਖਾਣਾਂ ਵਾਂਗ ਲੋਕਾਂ ਦੇ ਮੂੰਹ ਤੇ ਚੜੀਆਂ ਹੋਈਆਂ ਹਨ।

ਫਿਰ ਮੇਂ ਨਾ ਜਦੋ ਮਤਲਬ ਛਾਵੇਂ ਕਲਾਸ ਵਿਚ ਸੀ ਮਤਲਬ ਜਦੋ ਮੇਂ ਸ਼ਹਿਰ ਆਲੇ ਸਕੂਲ ਵਿਚ ਲੱਗਿਆ ਸੀ ਉਦੂ ਹਟ ਗਯਾ ਮੈਨੂੰ ਉਠੁ ਹਟਾ ਕ ਨਾ ਹੋਰ ਵੱਡੀਆਂ ਸਕੂਲ ਵਿਚ ਲੈ ਦਿੱਤਾ ਸੀ ਜਿੱਡਾ ਨਾਮ ਸੀ ਗਯਾ ਡੀ ਐ ਵੀ ਪਬਲਿਕ ਸਕੂਲ ਤੇ ਦੀ ਸਕੂਲ ਵਿਚ ਜਦੋ ਮੈਨੂੰ ਲਾਯਾ ਤੇ ਉਥੇ ਅੱਠਵੀ ਕਲਾਸ ਵਿਚ ਅਮਰ ਅਦਖਲਾ ਹੋਇਆ ਉਡਾਨ ਮੇਂ

ਬੱਚਿਆਂ ਨਾਲ ਮਿਲਿਆ ਮੇਰੇ friend ਬਣ ਗਏ ਮੇਰੇ teacher ਬਣੇ ਸਾਡਾ ਜੇੜਾ environment ਸੀਗਾ ਉਹ ਜੇੜਾ ਪੁਰਾਣੇ ਸਕੂਲ ਤੋਂ ਥੋੜਾ ਜੇਹਾ ਹੋਰ ਮੈਨੂੰ ਥੋੜਾ ਜੇਹਾ environment ਮਿਲਿਆ ਆਪਣੀ ਪੜ੍ਹਾਈ ਦਿਖਾਉਣ ਦਾ ਆਪਣੀ ਚਲਾਨ ਵਿਰੁੱਧ ਮੁਜ਼ਾਹਰੇ ਮੇਨੂ ਨਾ ਯਾਰ ਪੜ੍ਹਾਈ ਦੇ ਵਿਚੋਂ ਨਾ ਮੈਂ ਮੈਂ ਜੋ ਵੀ ਆ ਨਾ ਅੱਜ ਜੋ ਵੀ ਆ ਯਾਰ ਜਿਥੇ ਵੀ ਆ ਨਾ ਹਣਾ ਮੈਂ ਅੱਜ ਇਕ ਆਪਣੇ ਮਾਂ ਪਿਓ ਦੇ ਕਰਕੇ ਆਇਆ ਮੇਰਾ ਨਾ ਮਾਂ ਤੇ ਬਾਪ ਨਾਲ ਥੋੜਾ ਜਾ ਬਹੋਤ ਜਾਦਾ attachment ਹੈ ਬਹੁਤ ਜਾਦਾ attachment ਆ ਜਦੋ ਮੈਂ ਸੱਤਵੀ ਕਲਾਸ ਵਿਚ ਸੀ ਅਸੀਂ ਦੋਨੋ ਨੇ ਜੇਦਾ ਮੈਂ ਸੀ ਇਕ ਮੇਰਾ friend ਸੀ ਅਸੀਂ ਦੋਨਾਂ ਨੇ ਓਥੇ ਦਾਖਲਾ ਲੈ ਲਿਆ ਸੀ ਡੀ ਏ ਵੀ ਸਕੂਲ ਦੇ ਵਿਚ ਸੱਤਵੀ ਦੇ ਵਿਚ ਮੈਂ ਆਪਣਾ ਪੂਰਾ ਧਯਾਨ ਲੈ ਕ ਪੜ੍ਹਦਿਆਂ ਪੂਰਾ ਧਯਾਨ ਲੈ ਕੇ ਵੀ ਪੜ੍ਹਨ ਨਾਲ ਇੱਥੇ ਵੀ ਮੈਂ ਜਿਹਰਦਾ ਇੱਥੇ ਵੀ ਕਿ ਆ ਫਸਟ ਆ ਗਿਆ ਮੈਂ ਸਾਰੀ ਕਲਾਸ ਹੈਰਾਨ ਸੀ ਵੀ ਜਿਹੜਾ ਨਾਵਾਂ ਬਚਾ ਆਯਾ ਉਹ ਕਿੱਦਾਂ ਫਸਟ ਆਗਿਆ ਜਿੰਨੇ ਪੜ੍ਹੀ ਜਾਣਾ ਪੜ੍ਹੀ ਜਾਣਾ ਮੇਰਾ ਜਿਹੜਾ ਸੀਗਾ ਵੀ ਮੈਂ ਕਰਨ ਵਾਲਾ ਬਚਾ ਪੜ੍ਹਦਾ ਹੈਗਾ ਮਤਲਬ ਆਪਣਾ ਹੋਮ ਵਰਕ ਕਰਦਾ ਸੀ ਤੇ ਕਲਾਸ ਦੇ ਵਿਚ ਜੋ ਮੈਂ ਸੁਣਦਾ ਸੀ ਹੈਨਾ ਵੀ ਓਹੀ ਸੀਗੀ ਪੜ੍ਹਾਈ ਵੀ ਮੈਂ ਉਸਤੋਂ ਕੁਜ ਜਾਂਦਾ extra ਨਹੀਂ ਕਰਦਾ ਸੀਗਾ

ਚੰਗੀ ਸੀ ਜਿਹਰਦੀ ਚੀਜ ਨੂੰ ਮੈਂ ਇਕ ਵਾਰ ਦੇਖ ਲੈ ਆ ਸੁਨ ਲੈ ਨਾ ਵੀ ਉਹ ਮੇਰੇ ਦਿਮਾਗ ਚੋ ਕੀਤੇ ਜਾਂਦੀ ਨੀ ਉਹ ਮੇਰੇ ਨਾ ਦਿਮਾਗ ਚ fit ਹੋ ਜਾਂਦੀ ਵੀ ਹਾਂ ਜਦੋ ਮਰਜੀ ਜਿਹੜਾ ਮਰਜੀ ਬੰਦਾ ਕਦੋ ਵੀ ਮੇਰੇ ਤੋਂ ਪੁੱਛ ਲਵੇ ਜਦੋ ਵੀ ਉਹ ਮੇਰੇ ਦਿਮਾਗ ਚੋ ਜਾਂਦੀ ਨਾਈ ਗਈ ਉਹ ਚੀਜ ਜਿੰਦਾ ਮੈਂ ਅੱਜ ਵੀ ਆਪਣੀਆਂ ਪੁਰਾਣੀਆਂ ਗੱਲਾਂ ਤੁਹਾਨੂੰ ਦਸ ਰਿਹਾ ਆ ਵੀ ਮੇਰਾ ਦਿਮਾਗ ਏਦਾਂ ਦਾ ਆ ਵੀ ਜਿਹੜੀ ਚੀਜ ਮੈਂ ਦੇਖ ਲਾਇ ਸੁਨ ਲਾਇ ਪੜ੍ਹ ਲਾਇ ਜਾਂਦੀ ਨਾਈ ਕੀਤੇ ਮੇਰੇ ਦਿਮਾਗ ਚ ਰਹੂਗੀ ਸਾਰੇ ਮਾਸਟਰ ਹੈਰਾਨ ਵੀ ਆ ਨਾਵਾਂ ਬਚਾ ਨਵੇਂ ਬੱਚੇ ਨੇ ਏਨਾ ਵਦੀਆ score ਕੀਤਾ ਤੇ ਸਾਰੇ ਮੇਰੇ ਤੇ ਮਾਨ ਵੀ ਕੀਤਾ ਨਾ ਮੇਨੂ ਓਹਨਾ ਨੇ ਇਨਾਮ ਵੀ ਦਿਤਾ ਜਿਹੜਾ ਸੁਖਮਨ ਸੀ ਸੁਖਮਨ ਆਯਾ third number ਤੇ ਤੇ ਅਸੀਂ ਸਾਰੇ point ਦੇ ਫਰਕ ਤੇ ਸੀ ਤੀਨ ਨੰਬਰ ਚ ਤੇ ਜਿਹੜਾ second ਸੀ ਓਦੇ ਨਾਲ ਮੇਰੇ ਦੋ ਨੰਬਰ ਜਾਂਦਾ ਸੀ ਇਹ ਨੀ ਕੇ ਅਸੀਂ ਪੰਜ ਪੰਜ ਦਸ ਦਸ ਆ ਪੰਦਰਾਂ ਨੰਬਰ ਨਾਲ ਸਾਡੀ position ਬਣੀ ਸੀ first second ਜਾ third ਦੀ

ਫਿਰ ਓਧਰੋਂ ਮਹੀਨੇ ਕੇ ਬਾਦ ਓਹਨਾ ਨੇ ਇਕ ਹੋਰ ਮਤਲਬ ਮੁਕਾਬਲਕੇ ਕਰਵਾਏ ਉਹ ਕਰਵਾਏ ਓਹਨਾ ਨੇ writing ਦੇ ਜੇੜੇ ਆਪਾਂ ਹੱਥ ਨਾਲ ਲਿਖਦੇ ਆ ਨਾ ਕੋਈ ਚੀਜ ਜੋ ਜੇੜੇ ਆਪਾ ਕਿਡਾ ਕ ਸੋਹਣਾ ਲਿਖਦੇ ਆ ਕਿੰਨਾਂ ਗੰਦਾ ਲਿਖਦੇ ਆ ਕੀਨੀ ਕ ਸਮਝ ਆਉਂਦੀ ਆ ਹਣਾ ਜਦੋ ਓਹਨਾ ਨੇ writing ਦੇ ਮੁਕਾਬਲੇ ਕਰਵਾਏ writting ਦੇ ਮੁਕਾਬਲਿਆਂ ਦੇ ਵਿਚ ਵੀ ਨਾ ਜਿੰਦਾ ਆਪਣਾ ਕਹਿ ਦੀਏ ਨਾ ਮੇਰਾ ਜਿਹੜਾ ਆਯਾ ਨੰਬਰ ਪਹਿਲੇ ਚ ਆਯਾ ਉਸ time ਸਬਤੋ ਜਾਂਦਾ ਜਿਹੜੀ ਸੋਹਣੀ ਲਿਖਾਈ ਸੀ ਉਹ ਸੀ ਮੇਰੀ ਸੀ ਮੈਂ ਲਿਖਾਈ ਦੇ ਵਿਚ ਪਹਿਲੇ ਨੰਬਰ ਤੇ ਆਯਾ ਵੀ ਹੈ ਮੇਰੀ ਸਾਰਿਆਂ ਤੋਂ ਸੋਹਣੀ ਸੀਗੀ ਲਿਖਾਈ ਉਸ ਟਾਈਮ ਫੇਰ ਮੇਨੂ ਨਾ ਆ ਚੀਜ਼ ਮਨੁ ਹਜੇ ਵੀ ਯਾਦ ਆ ਜਿੰਦਾ ਤੁਹਾਨੂੰ ਮੈਂ ਕਿਹਾ ਵੀ ਜਿਹੜੀ ਮੇਰੀ ਯਾਦਾਸ਼ਤ ਆ ਨਾ ਮੇਰੀ ਯਾਦਾਸ਼ਤ ਜਿਹੜੀ ਹੈਗੀ ਆ ਕਾਫੀ ਜਿਆਦਾ ਚੰਗੀ ਆ।

shirt ਪਾਈ ਮੇਰੇ ਕੋਕੈਕੋਲਾ color ਦੀ ਤੇ ਅਸੀਂ ਮੇਰੇ tie ਤੂਈ ਲਾਗਿ ਸੀ ਉਹ ਨਾ ਮੇਰੇ ਪੁਟੇ ਵਾਏ ਹੋਏ ਹਾਣਾ ਚੰਗੇ ਮੇਨੂ ਸੀ ਗਾ ਨਾਈ ਯਾਰ ਨਾਮ ਲਿਆ ਕਲ ਅਸੀਂ ਜਿਹਰਦਾ writing ਦਾ competition ਸੀਗਾ ਜਿਹੜੇ ਬੱਚੇ first second third ਆਏ ਆ ਉਹ ਅੱਜ ਅਸੀਂ announce ਕਰ ਦੇਣੇ ਆ ਤੁਹਾਡੇ ਵਿੱਚੋ ਦੂਜੀ ਗੱਲ ਤੈਨੂੰ ਮੈਂ ਦਸ ਦੇਨਾ ਚਹੁੰਦਾ ਇਹ ਜਿਹੜਾ ਮੁਕਾਬਲਾ ਸੀਗਾ ਇਹ ਸੀਗਾ ਥਰਡ ਕਲਾਸ ਤੋਂ ਲੈ ਕ ਇਆਥ ਕਲਾਸ ਤਕ ਮਨ ਕੇ ਚਲੋ ਤੀਜੀ ਕਲਾਸ ਚੋਥੀ ਕਲਾਸ ਪੰਜਵੀ ਕਲਾਸ ਸ਼ੈਮੀ ਕਲਾਸ ਸਤਮੀ ਕਲਾਸ ਅਥਮੀ ਕਲਾਸ ਦੇ ਵਿਚ ਵਿਚ ਹੋਇਆ

ਓਨਾ ਨੇ ਫਿਰ ਮੇਰਾ ਨਾਮੁ ਲੈ ਕੇ ਫੇਰ ਮੇਨੂ ਬੁਲਾ ਲਿਆ ਜਦੋ ਮੈਂ ਓਥੇ ਗਿਆ ਸਾਮਣੇ ਮੇਨੂ ਓਹਨਾ ਨੇ ਇਕ pair gift ਦਿਤਾ ਉਹ ਗਿਫਟ ਜਿਹੜਾ ਸੀਗਾ mickey mouse ਵਾਲਾ tiffin box ਸੀ ਉਹ tiffin box ਜਿਹੜਾ ਮੈਂ ਜਿੱਤ ਲਿਆ ਨਾ ਬੜੀ ਜਾਦਾ ਮਨੁ ਖੁਸ਼ੀ ਹੋਈ ਤੇ ਮੇਰੇ ਜਿਹੜੇ ਨਾਲ ਦੇ ਸੀ ਨਾ ਓਹਨਾ ਮੇਨੂ ਕਿਹਾ ਤੂੰ ਬੜਾ ਜਾਂਦਾ ਤੇਜ਼ ਆ ਹਰ ਕਾਮ ਚ ਬੀ ਆਪਾਂ ਮਤਲਬ ਕਹਿ ਦੀਏ ਵੀ first ਵੀ ਆ ਜਾਣਾ ਲਿਖਾਈ ਦੇ ਮੁਕਾਬਲਿਆਂ ਚ ਵੀ first ਆ ਜਾਣਾ ਹਣਾ ਓਹਨਾ ਨੇ ਕਾਫੀ ਚੀਜ notice ਕੀਤੀਆਂ ਤੇ ਮੇਥੋ ਪੁੱਛਣ ਵੀ ਲੱਗ ਪਾਏ ਬੱਚੇ ਤੇ ਦੀਨਾ ਦੇ ਵਿਚ ਓਹਨਾ ਇਕ ਹੋਰ ਮੁਕਾਬਲਾ ਕਰਤਾ ਵੀ drawing drawing ਮੁਕਾਬਤਲਾ ਵੀ ਸ਼ੁਰੂ ਹੋਗਿਆ ਵੀ ਕੋਈ ਵੀ ਕੋਈ ਵੀ ਚੀਜ ਤੁਸੀਂ ਸਾਨੂ ਬਣਾ ਕ ਦਿਖਾਓ ਹਣਾ ਤੇ ਬਚਿਆ ਦਾ mind ਹੁੰਦਾ ਕੇ drawing ਮੁਕਾਬਲਾ ਸ਼ੁਰੂ ਹੋਗਿਆ ਕੋਈ ਬਚਾ indian flag ਬਣਾਈ ਜਾਵੇ

ਫਿਰ ਜੀਰਾ ਮੇਰਾ ਦਿਮਾਗ ਸੀਗਾ ਮੈਨੂ ਨੀ ਪਤਾ ਕਿਥੋਂ ਲਗਿਆ ਕਿਵੇਂ ਲੱਗਿਆ ਮੈਂ ਨਾ ਫੇਰ ਇਕ ਪੇਂਟਿੰਗ ਬਣਾਈ ਏ

ਮੈਂ ਨਾ ਇਕ painting ਬਣਾਈ ਬਹੁਤ ਹੀ ਜਾਂਦਾ ਸੋਹਣੀ ਉਹ painting ਦੇ ਵਿਚ ਕਿ ਸੀਗਾ ਵੀ ਮੈਂ ਨਾ ਜਿਹੜਾ ਘਰ ਬਣਾਇਆ ਇਕ ਛੋਟਾ ਜਾ ਤੇ ਓਹ੍ਦੇ ਨਾਲ ਮੈਂ ਇਕ ਕੱਢੀ ਨਦੀ ਤੇ ਨਦੀ ਦੇ ਨਾਲ ਹੀ ਮੈਂ ਥੋਰਦੀ ਜੀ plane ਰੱਖ ਕੇ ਓਹਦੇ ਪਿੱਛੇ ਮੈਂ ਬਣਾ ਦਿਤਾ ਪਹਾੜ ਬਹੁਤ ਸੋਹਣਾ color ਕੀਤੇ ਮੈਂ ਬਹੁਤ ਵਦੀਆ ਜਿਵੇਂ real ਮੈਂ ਘਰ ਹੀ ਬਣਾਇਆ ਘਰ ਵੀ ਮੈਂ ਆਪਣੇ ਹਾਥ ਨਾਲ ਬਣਿਆ ਤੇ ਪੂਰੀ ਰੀਝ ਨਾਲ ਬਣਾਇਆ ਬਹੁਤ ਸੋਹਣੇ color ਕੀਤਾ ਮੈਂ ਸਾਰਾ ਕੁਸ਼ ਫੇਰ ਮੈਂ ਅਸਮਾਨ ਬਣਾਇਆ ਅਸਮਾਨ ਦੇ ਵਿਚ ਪੰਛੀ ਉਰਦੇ ਦਿਖਾਏ ਤੇ ਸੀਏਡ ਤੇ ਮੈਂ ਇਕ ਛੋਟਾ ਜਾ ਖੇਤ ਬਣਾਇਆ ਜਿੰਦੇ ਵਿਚ ਜਿਹੜੇ ਆਪਣੇ ਕਿਸਾਨ ਭਰਾ ਓਥੇ ਕਾਮ ਕਾਮ ਕਰਦੇ ਦਿਖਾਏ ਮੈਂ ਮੋਟਰ ਬਣਾਈ ਇਕ ਜਿਵੇਂ ਖੇਤਾਂ ਵਿਚ ਖਾਲਾ ਹੁੰਦਾ ਜਿਵੇਂ ਡੈਡੀ ਨਾਲ ਜਾਂਦਾ ਸੀ ਮੈਂ ਓ ਖਾਲਾ ਮਤਲਬ ਮੈਂ ਆਪਣਾ ਖੇਤ ਬਣਾ ਦਿਤਾ ਓਥੇ ਜਿਵੇਂ ਆਪਣਾ ਡੈਡੀ ਕੰਮ ਕਰਤਾ ਬਣਾ ਤਾ ਤੇ ਜਦ ਸਾਰੀਆਂ ਪੈਂਟਿੰਗ sub submit ਹੋਗਿਆ ਤੇ ਅਗਲੇ ਦਿਨ ਫਿਰ ਓਹਦਾ result ਆਯਾ ਇਹ ਜਿਹੜਾ ਮੁਕਾਬਲਾ ਸੀਗਾ ਪੰਜਵੀ ਤੋਂ ਲੈ ਕੇ ਦਸਮੀ ਦੇ ਵਿਚ ਵਿਚ ਓਹਨਾ ਕਰਵਾਇਆ ਸੀਗਾ ਅਗਲੇ ਦਿਨ ਆਯਾ ਤੇ ਓਹਨਾ ਨੇ ਫਿਰ ਮੇਰਾ ਨਾਮੁ ਲਿਆ prayer ਦੇ ਵਿਚ ਏਦਾਂ ਕਰਕੇ ਹੋਈ ਕਿ ਆਹ ਬਚਾ ਆ ਜਾਵੇ ਅਗੇ ਤੇ ਮੈਂ ਬਾਰੇ ਹੀ ਮਾਨ ਨਾਲ ਗਿਆ ਅਗੇ ਤੇ ਮੇਨੂ ਫਿਰ ਸਾਰੇ ਦੇਖ ਕ ਹੈਰਾਨ ਵੀ ਹਾਲੇ ਤਾ ਇਹ ਕਲ ਬੱਚਾ writing ਚੋ ਪਹਿਲੇ ਨੰਬਰ ਤੇ ਆਯਾ, ਪੜ੍ਹਾਈ ਚੋ ਪਹਿਲੇ ਨੰਬਰ ਤੇ ਆਯਾ ਤੇ ਅੱਜ ਇਹ ਪੈਂਟਿੰਗ ਚੋ ਵੀ ਪਹਲੇ ਨੰਬਰ ਤੇ ਆਯਾ ਤੇ ਮੈਂ ਨਾ ਹਰ ਕੰਮ ਦੇ ਵਿਚ ਸਕੂਲ ਦੇ ਵਿਚ ਨਾ ਵੀ ਹਰ ਕਲਾਸ ਦਾ ਮੁੰਡਾ ਕੁੜੀ teacher principal ਸਾਰੇ ਨਾ ਮੇਨੂ ਸਾਰੇ ਇਕ ਨਾਮੁ ਤੋਂ ਸ਼ਕਲ ਤੋਂ ਜਾਨਣ ਲੱਗ ਆਪੇ ਵੀ ਇਹ ਮੁੰਡਾ ਸਕੂਲ ਦੇ ਵਿੱਚੋ ਬੜਾ ਹੀ ਵੜਿਆ ਨਾਮੁ ਬਣਾ ਰਿਹਾ ਆ ਪੜ੍ਹਾਈ ਦੇ ਨਾਲ ਨਾਲ ਚੀਜ ਦੇ ਵਿਚ ਵਿਚ ਵੇ ਏਦਾਂ ਬੜਾ ਇੰਟਰੇਸ੍ਟ ਆ ਵੀ ਮੇਨੂ ਮਾਸਟਰ ਵੀ ਕਿਹਾ ਕਰਨ ਵੀ ਇਹ ਬੜਾ ਅਗੇ ਜਾਊਗਾ ਮੁੰਡਾ ਵੀ ਮੇਨੂ ਅੱਜ ਵੀ ਉਸ ਚੀਜ ਦਾ ਬੜਾ ਮਾਨ ਹੁੰਦਾ ਵੀ ਹਾ ਯਾਰ ਮੈਂ ਜਿੰਦਗੀ ਦੇ ਵਿਚ ਰੱਬ ਨੇ ਬੜੇ ਗੁਣ

ਕੁੱਛ ਨੀ ਜੀ ਬੱਸ ਵਿਹਲੇ ਸੀ

ਅੱਛਾ ਹੋਰ market ਮੈਂ ਮੈਂ ਤਾਂ market ਗਈ ਸੀਗੀ

ਬੱਸ ਵੈਸੇ ਮੈਂ ਸੋਚਿਆ ਕੇ ਚੱਲ ਥੋੜੀ ਜੀ shopping ਕਰੀ ਜਾਏ ਗਰਮੀਆਂ ਆ ਗਿਆ ਹੁਣ ਗਰਮੀਆਂ ਦੇ suit ਵਗੈਰਾ ਲੈ ਲੇਣੇ ਆ ਹਨਾ

ਤੇ ਉਹ ਬੱਸ ਮੈਂ ਗਰਮੀਆਂ ਦੇ suit ਦੇਖਣ ਅੱਜ ਦੀ market

ਅਹ ਕੀ price ਚੱਲ ਰਿਹਾ ਅੱਜਕਲ ਜੇ suit ਦੇਖਣ ਆਏ ਸੀ

ਹੁਣ ਤਾਂ ਕੋਈ ਢਾਈ ਤਿੰਨ ਸੋ ਆਲੀ ਜਾ ਪੰਜ ਸੋ ਆਲੀ ਕੋਈ ਗੱਲ ਹੀ ਨੀ ਰਹਿ ਗਈ ਹੁਣ ਤਾਂ ਬਹੁਤ ਜਿਆਦਾ ਮਹਿੰਗੇ ਹੋਏ ਪਏ ਨੇ suit ਵੀ ਕੱਪੜਾ ਵੀ GST ਕਹਿ ਦਿੰਦੇ ਨੇ ਫੇਰ ਆਪਾਂ GST ਤੁਹਾਨੂੰ ਲੱਗਦੀ ਐ ਹਨਾ

ਤੇ ਮੈਨੂੰ ਤੇ ਇੰਨਾ ਜਿਹੜਾ ਵੀ suit ਕੋਈ ਪਸੰਦ ਹੁੰਦਾ ਮੈਨੂੰ ਉਹੀ ਉਹੀ ਪੰਦਰਾ ਸੋ ਦੋ ਹਜ਼ਾਰ ਚੋਦਾਂ ਸੋ ਬਾਰਾਂ ਸੋ ਉਸ ਤੋਂ ਥੱਲੇ ਕੋਈ suit ਈ ਨੀ ਜਿਹੜਾ ਕੋਈ ਆਮ ਜਿਹਾ suit ਦੇਖੋ ਤਾਂ ਸਾਡੇ ਅੱਠ ਸੋ ਅੱਠ ਸੋ ਸੱਤ ਸੋ ਬੱਸ

ਕੋਈ ਸਸਤੇ ਸੂਟਾਂ ਦੀ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਹੈਗੀ ਅੱਛਾ ਮਤਲਬ ਕੇ ਬਹੁਤ ਜਿਆਦਾ price ਐ

normally cotton ਆਲੇ ਵੀ suit ਸਾਡੇ ਛੇ ਸੋ ਸ਼ੁਰੂ ਸੱਤ ਸੋ ਤੋਂ ਸ਼ੁਰੂ ਹੋ ਰਹੇ ਨੇ ਤੇ ਆਪਾਂ ਤਾਂ ਹੁਣ ਮੈਂ ਤੇ ਆਪ ਹੀ ਸੋਚਦੀ ਵੀ ਦਸ ਇੰਨੀ ਮਹਿੰਗਾਈ ਹੋਗੀ ਹੋਏਗੀ ਕਿ ਮੇਰਾ ਤਾਂ ਨਹੀਂ ਹੁਣ ਤਾਂ ਮੈਨੂੰ ਲੱਗਦਾ ਕਿ ਸੂਟਾਂ ਦਾ ਵੀ ਇੰਨਾ ਨਹੀਂ ਇੰਨਾ ਬਣਦੇ ਹੈਗੇ ਜਿਹੜੇ ਹਿਸਾਬ ਨਾਲ ਕੰਮ

ਮਤਲਬ ਕੀ ਕੱਪੜੇ ਤੋਂ ਹੀ ਕੁੱਛ ਫਰਕ ਹੋਣਾ ਤਾਹੀਂ ਮਹਿੰਗਾ ਦੱਸਿਆ ਹੋਣਾ ਜਾਂ ਤਾਂ ਫੇਰ

ਤੇ ਚੱਲ ਬਾਹਰ ਅੰਦਰ ਥੋੜਾ ਬਹੁਤਾ ਜਾਈਏ ਤੇ ਪਾ ਲਿੰਦੇ ਐ ਅਹ ਮੈਂ ਤੇ ਆਪ ਇਹੀ ਸੋਚਦੀ ਪਈ ਸੀ ਮੈਂ ਤਾਂ ਪੰਜ ਹਜ਼ਾਰ ਰੁਪਿਆ ਲੇਕੇ ਆਈ ਸੀ purse ਚ

ਮੈਂ ਸੋਚਿਆ ਕੀ ਮੈਂ ਚਲੋ ਹਨਾ ਥੋੜਾ ਜਿਹਾ ਆਪਣਾ ਦੁੱਜਾ ਸਮਾਨ ਲੈਲੂੰਗੀ

ਤੇ ਆਪਣਾ ਅਹ ਆਪਣਾ ਮਤਲਬ ਕੇ ਆਹ ਲਾਨ ਪਾਨ ਨੂੰ ਮਾੜਾ ਮੋਟਾ ਲੈਲੂੰਗੀ ਪਰ ਮੇਰਾ ਤੇ ਮੈਨੂੰ ਲੱਗਦਾ suit ਹੀ ਮਸਾ ਦੋ ਤਿੰਨ ਆਉਣੇ ਨੇ ਫੇਰ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਪੰਜ ਹਜਾਰ ਰੁਪਿਆ ਲੇਕੇ ਗਏ ਸੀ ਹੈਨਾ ਘਰੋ ਥੋੜੇ ਤਾਂ suit ਹੀ ਦੋ ਤਿੰਨ ਮਸੇ ਆਉਣੇ ਨੇ ਫੇਰ ਉੱਪਰ ਤੋਂ ਹੋਰ makeup ਦਾ ਸਮਾਨ ਹੋ ਗਿਆ ਆਪਣਾ ਫੇਰ ਉਹ ਕਿੱਥੋਂ ਆਉਗਾ ਉਹੀ ਤਾਂ ਮੈਂ ਸੋਚਦੀ ਹਾਂ ਕਿ ਹੁਣ ਮਹਿੰਗਿਆਈ ਇਹਨੀ ਹੋ ਗਈ ਐ ਕਿ ਹੁਣ ਮੈਂ ਕਿਉਂ ਹੁਣ ਤਾਂ ਬੱਸ ਚੁੱਪ ਕਰਕੇ ਘਰੇ ਬਹਿ ਜੋ ਆਰਾਮ ਨਾਲ ਹੁਣ ਨੀ ਕੋਈ ਵੀ ਹੈਗਾ ਕੱਪੜੇ suit ਸਾਟ ਅਹ ਹੁਣ ਤਨਖਾਵਾਂ ਵੱਧਦੀਆਂ ਨੀ ਹੈਗਿਆ ਆਪਣੀਆ ਉਹ ਉੰਨੀਆਂ ਦੀ ਉੰਨੀਆਂ ਈ ਤੇ ਮਹਿੰਗਿਆਈ ਦੂਸਰੇ ਸਾਰੇ ਕੰਮਾਂ ਚ ਸਾਰਿਆਂ ਚੀਜਾਂ ਦੇ ਰੇਟ ਇੰਨੇ ਚੱਕੇ ਹੋਏ ਨੇ ਅੱਛਾ ਮਤਲਬ ਤੁਸੀਂ ਕਿਤੇ job ਕਰਦੇ ਹੋ ਹਾਂ job ਤਾਂ ਕਰਦੀ ਆ ਮੈਂ ਅੱਛਾ ਕਾਹਦੀ job ਕਰਦੇ ਹੋ

ਫੇਰ ਤਾਂ ਜਰੂਰੀ ਐ ਨਾ suit ਤਾਵੀਂ ਬੰਦੇ ਨੇ ਰੋਜ਼ change ਕਰਕੇ ਵੀ ਜਾਣਾ

ਫੇਰ ਥੋੜਾ ਜਾ ਚੱਲ ਲੇਣੇ ਤਾਂ ਪੈਣੇ ਈ ਨੇ ਹੁਣ ਮਹਿੰਗੇ ਹੋਣ ਸਸਤੇ ਹੋਣ

ਤਿੰਨੇ suit ਲਿੱਤੇ ਮੈਂ ਤਾਂ ਚੁੱਪ ਕਰਕੇ ਘਰ ਨੂੰ ਆ ਗਈ ਤਿੰਨ suit ਲੈਕੇ ਫੇਰ ਉਹਨਾਂ ਦੀ ਸਿਲਾਈ ਵਗੈਰਾ ਇਹਨੀ ਮਹਿੰਗੀ ਐ ਤੇ ਮਸਾ ਮੇਰਾ ਤਾਂ ਪੰਜ ਹਜ਼ਾਰ ਚ ਕੁੱਛ ਵੀ ਨੀ ਬਣਨਾ ਹੈਗਾ

ਇੱਕ suit ਮੈਨੂੰ ਪਸੰਦ ਆਇਆ ਸੀ ਉਹ ਬਾਰਾਂ ਕ ਸੋ ਦਾ ਸੀਗਾ

ਹੁਣ ਤੁਸੀਂ ਨੇ ਮਨ ਲਿਆ ਕਿ ਜਿਵੇਂ ਬਾਰਾਂ ਸੋ ਦਾ suit ਹੋ ਗਿਆ ਜਾ ਤਾਂ ਉਹਦੇ ਨਿੱਚੇ cotton ਦਾ ਹੈਗਾ ਚੱਲੋ ਠੀਕ ਐ ਤੇ lining ਆਲਾ shining ਆਲਾ suit ਹੁੰਦਾ ਨਹੀਂ ਤੇ

ਵੀ ਲੈਣੀ ਪੈਂਦੀ stitching ਵੀ ਵੱਧ ਲਾਨੀ ਪੈਂਦੀ ਫੇਰ ਤਾਂ ਮੇਰਾ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਸੀਗਾ ਸਹੀ ਗੱਲ ਹੈ ਜਿਵੇਂ ਦੇਖੋ ਇੱਕ ਬਾਰਾਂ ਸੋ ਦਾ suit ਲਿਆ ਦੋ ਢਾਈ ਸੋ ਦੀ lining ਲੇਂਦੇ ਹਨਾ ਉਹ ਤੋਂ ਬਾਅਦ stich ਕਰਵਾਉਂਦੇ

ਉਹੀ suit ਦੋ ਹਜ਼ਾਰ ਦੋ ਹਜ਼ਾਰ ਜਾ ਪੱਚੀ ਸੋ ਤੱਕ ਜਾਂਦਾ

ਹਾਂ suit ਹੈ ਸਿਰਫ cotton ਦਾ

ਅੱਜਕਲ ਮਹਿੰਗਿਆਈ ਓ ਬਹੁਤ ਜਿਆਦਾ ਜਰੂਰੀ ਨੀ ਹੈਗਾ ਵੀ ਆਪਾਂ ਸੋਚਦੇ ਹਾਂ ਵੀ ਸਿਰਫ ਅਸੀਂ ਕਹਿਨੇ ਆ ਸੂਟਾ ਦੀ ਓ ਮਹਿੰਗਿਆਈ ਐ ਵੀ ਅਸੀਂ suit ਲੈਣ ਗਏ ਉੱਥੇ ਹੀ ਆਪਾਂ ਨੂੰ ਚੀਜ਼ ਮਹਿੰਗੀ ਲੱਗਦੀ ਐ ਹੁਣ ਉਹ ਤੁਸੀਂ ਕਿਤੇ ਵੀ ਚਲੇ ਜਾਉ ਭਾਵੇਂ ਕੱਪੜਾ ਹੋਵੇ ਭਾਵੇਂ ਕਿਤੇ ਸੋਦਾਂ ਲੈਣ ਚਲੀ ਜਾਵਾਂ ਜਾ ਭਾਵੇਂ ਘਰ ਦਾ ਕੋਈ furniture ਜਾ ਸਮਾਨ ਲੈਣ ਚਲੇ ਜਾਉ ਹਰ ਇੱਕ ਚੀਜ ਚ ਮਹਿੰਗਿਆਈ ਬਹੁਤ ਹੋਰ ਤਾਂ ਕੋਈ ਚੀਜ਼ ਨੂੰ ਖਰੀਦਣ ਬਾਰੇ ਬੱਸ ਉਹੀਉ ਗੱਲ ਵੀ ਦੱਸ ਹਜਾਰ ਵੀ ਪਾਕੇ ਜੇਬ ਚ ਚਲੇ ਜਾਉ ਤਾਂ ਵੀ ਕੱਖ ਨੀ ਆਂਦਾ ਹੈਗਾ ਅਮ ਕੁੱਛ ਘਰ ਆਕੇ ਕੁੱਛ ਐ ਹੋ ਜਾਂਦਾ ਕਿ ਹਾਏ ਇੰਨੇ ਪੈਸੇ ਉੱਪਰੋ ਆਪਾਂ ਪੈਸੇ ਲਗਾ ਕੇ ਆਂਦੇ ਹਾਂ ਤੇ ਫੇਰ ਰਾਤ ਨੂੰ ਨੀਂਦ ਵੀ ਨੀ ਆਉਂਦੀ ਹੈਗੀ ਕਿ ਹਾਏ ਇੰਨੇ

ਹਾਂਜੀ ਇੱਕ ਤਾਂ ਆਪਾਂ ਚੀਜ਼ ਲੈ ਤਾਂ ਆਂਦੇ ਹਾਂ ਪਰ ਘਰ ਰਾਤ ਨੂੰ ਸੋਚੀ ਜਾਂਦੇ ਆ ਵੀ ਹਾਏ ਆਪਾਂ ਇੰਨੀ ਮਹਿੰਗੀ ਚੀਜ਼ ਲੈਕੇ ਤਾਂ ਗਏ ਵੀ ਮਤਲਬ ਜਰੂਰੀ ਸੀਗਾ ਆਪਾਂ ਜਿਹੜੀ ਚੀਜ਼ ਤੁਸੀਂ ਲੈਕੇ ਆਏ ਹਾਂ

ਹੁਣ ਤਾਂ ਉਹੀ ਗੱਲਾ ਨਹੀਂ ਰਹੀਆਂ ਹੈਗੀਆਂ ਅੱਛਾ ਛੋਟੇ ਬੱਚੇ ਦਾ suit ਲੈਣ ਜਾਉ ਤਾਂ ਬਾਰਾਂ ਚੋਦਾਂ ਸੋ ਤੋਂ ਘੱਟ ਉਹ ਵੀ ਨੀ ਹੈਗਾ suit ਕੋਈ ਛੋਟੇ ਬੱਚੇ ਦਾ ਗਰਮੀਆਂ ਵਾਲੇ ਨੇ

ਜੇ ਬੇਟੇ ਦੀ pent ਲੈਣੀ ਐ ਉਹ ਵੀ ਬਾਰਾ ਸੋ ਤੋਂ ਘੱਟ ਨੀ ਹੈਗੀ ਕੋਈ ਵੀ pent ਹੈਗੀ ਅੱਗੇ ਪੰਜ ਛੇ ਸੋ ਦੀ pent ਆ ਜਾਂਦੀ ਸੀਗੀ

ਹੁਣ ਬਾਰਾਂ ਸੋ ਦੀ pent ਆਉਂਦੀ ਹੈ jean ਦੀ ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਵੀ ਮਤਲਬ ਕੀ ਬੱਚੇ ਦਾ ਵੀ ਇੰਨਾ ਮਹਿੰਗਾ suit ਆਉਂਦਾ

ਆਪਾਂ ਤਾਂ ਕਹਿ ਦਿੰਦੇ ਹਾਂ ਵੀ ਚਲੋ ਕੋਈ ਨੀ ਆਪਾਂ ਸਸਤਾ ਲੈਲਾਂਗੇ ਹਨਾ ਵੀ ਕੋਈ ਨੀ ਆਪਾਂ ਨੂੰ stitching ਵੀ ਕਰਵਾਉਣੀ ਐ ਸਸਤਾ ਲੇਕੇ ਸਾਰ ਲਾਂਗੇ ਪਰ ਬੱਚਿਆ ਦਾ ਕਿੱਥੇ ਸਸਤਾ ਲੈਕੇ ਸਾਰਿਆ ਜਾਂਦਾ

ਜਿਹੜੇ ਕੱਪੜੇ ਨੂੰ ਹੱਥ ਲਾਉਣਗੇ ਭਾਵੇਂ ਉਹ ਮਹਿੰਗਾ ਹੋਵੇ ਭਾਵੇਂ ਸਸਤਾ ਹੋਵੇ

ਹੁਣ ਤੁਸੀਂ suit ਦੀ ਗੱਲ ਕੀਤੀ ਸੀ ਹੁਣ ਮੇਰੀ friend ਦਾ ਵਿਆਹ ਸੀਗਾ

ਮੈਂ ਵੀ ਆਪਣੀ friend ਦੇ ਵਿਆਹ ਤੇ ਜਾਣਾ ਸੀਗਾ ਉਹਦੇ ਵਾਸਤੇ gift ਲੇਕੇ ਜਾਣਾ ਸੀਗਾ ਮੈਂ shop ਤੇ ਗਈ

ਵੀ ਜਾਕੇ ਦੇਖਿਆ ਮਤਲਬ ਕਿ ਕਿਸੇ ਵੀ ਚੀਜ਼ ਨੂੰਕੋਈ ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ ਕਿਸੇ ਵੀ ਚੀਜ਼ ਨੂੰ ਹੱਥ ਲਾਉ ਇੰਨੀ ਜਿਆਦੀ ਮਹਿੰਗੀ ਪਹਿਲਾਂ ਬੰਦਾ ਇਹੀ ਸੋਚਦਾ ਕਿ ਲਵਾਂ ਤਾਂ ਕਿ ਲਵਾਂ ਹਨਾ

ਆ ਜਾਂਦਾ ਤਾਂ ਸਾਰਾ ਇੰਨਾ ਖਰਚਾ ਹੋ ਜਾਂਦਾ ਐ ਮਤਲਬ ਫੇਰ ਆਪਾਂ ਨੂੰ ਇਹ ਵੀ ਹੁੰਦਾ ਕਿ ਜਿਹੜਾ ਆਪਾਂ ਇੱਕ ਵਿਆਹ ਚ suit ਪਾਕੇ ਗਏ ਹੋਏ ਹਾਂ ਭਾਵੇਂ ਉਹ ਚਾਰ ਹਜਾਰ ਦਾ ਕਿਉਂ ਨਾ ਆਪਾ ਨੇ ਇੱਕ suit ਲਿਆਂਦਾ ਹੋਵੇ